ਹਾਂਜੀ ਮੈਂ ਜਸਪਾਲ ਸਿੰਘ ਗੱਲ ਕਰ ਰਿਹਾਂ ਜੀ। ਮੈਂ ਤੁਹਾਨੂੰ ਆਪਣੀ ਜੋ ਕਿ ਮੇਰੇ ਪਿਛਲੇ ਅਹ ਆਪਣੇ ਜਨਮ ਤੋਂ ਲੈ ਕੇ ਸਾਰੀ ਤੁਹਾਨੂੰ ਹੱਡਬੀਤੀ ਸੁਣਾਉਣਾ। ਮੇਰੇ

ਆਪਣੇ admission ਲਈ ਦਾਖਲਾ ਕਰਵਾਇਆ। ਉਸਤੋਂ ਬਾਅਦ ਪਹਿਲੀ ਤੋਂ ਦੂਸਰੀ ਕਲਾਸ, ਤੀਸਰੀ ਕਲਾਸ ਕਰਦਾ-ਕਰਦਾ ਪੰਜਵੀਂ ਜਮਾਤ ਤੱਕ ਪੜਿਆ। ਪੰਜਾਬੀ ਸਕੂਲ ਦੇ ਵਿੱਚ ਉਸ ਤੋਂ ਬਾਅਦ ਮੈਂ ਛੇਵੀਂ ਕਲਾਸ ਵਿੱਚ elementary ਸਕੂਲ ਵਿੱਚ ਪਹੁੰਚਿਆ। ਜਿਸ, ਜੋ ਕਿ ਮੇਰੇ ਘਰ ਦੇ, ਮੇਰੇ ਘਰ ਤੋਂ ਪੰਜ ਕਿਲੋਮੀਟਰ ਦੀ ਦੂਰੀ ਤੇ ਸੀ, ਸਕੂਲ। ਉਸ ਸਕੂਲ ਵਿੱਚ ਮੈਂ ਸਵੇਰੇ, ਸੱਤ ਵਜੇ, ਸਾਈਕਲ ਵੀ ਨੀਂ ਹੁੰਦਾ ਸੀ ਮੇਰੇ ਕੋਲ ਜਦ ਮੈਂ ਸਕੂਲ ਜਾਂਦਾ ਸੀ। ਪੈਦਲ ਜਾਂਦਾ ਹੁੰਦਾ ਸੀ ਸਕੂਲ ਪੈਦਲ ਜਾ ਕੇ ਮੈਂ ਸਕੂਲ ਛੇਵੀਂ ਕਲਾਸ ਵਿੱਚ ਪੜਿਆ। ਸੱਤਵੀਂ ਕਲਾਸ ਵਿੱਚ ਵੀ ਮੈਂ ਪੈਦਲ ਹੀ ਜਾਂਦਾ ਸੀ। ਉਸ ਸਕੂਲ ਵਿੱਚ ਹੀ। ਅੱਠਵੀਂ ਕਲਾਸ ਵੀ ਮੈਂ ਉਸੇ ਸਕੂਲ ਵਿੱਚ ਪਾਸ ਕੀਤੀ। ਫੇਰ ਨੌਵੀਂ ਕਲਾਸ ਵਿੱਚ ਮੈਂ। ਉਹ ਸਕੂਲ ਅੱਠਵੀਂ ਕਲਾਸ ਤੱਕ ਸੀ। ਫਿਰ ਨੌਵੀਂ ਜਮਾਤ ਵਿੱਚ ਮੈਂ ਆਪਣੇ ਪਿੰਡ ਤੋਂ ਅੱਠ ਕਿਲੋਮੀਟਰ ਦੀ ਦੂਰੀ ਤੇ ਸਕੂਲ ਸੀ। ਉਸ ਵਿੱਚ ਮੈਂ ਦਾਖਲਾ ਲਿਆ। ਨੌਵੀਂ ਕਲਾਸ ਮੈਂ ਪੜ੍ਹ ਕੇ ਦਸਵੀਂ ਕਲਾਸ ਮੈਂ ਉਸੇ ਸਕੂਲ ਇਕੱਠੀ ਨੌਵੀਂ, ਦਸਵੀਂ ਮੈਂ ਪੜ੍ਹ ਕੇ, ਫਿਰ ਮੈਂ ਗਿਆਰਵੀਂ ਜਮਾਤ

ਵਿਹਲਾ ਘਰ ਵਿੱਚ ਰਹਿਣ ਲਾਗਿਆ। ਉਸ ਤੋਂ ਬਾਅਦ ਮੇਰੇ ਕੋਲ ਕੋਈ ਪੈਸਾ ਨੀਂ ਸੀ ਕਿ ਮੈਂ ਹੋਰ ਦਾਖਲਾ ਸ਼ੁਰੂ ਕਰਵਾਵਾਂ ਆਬਦਾ ਤੇ ਪੜ੍ਹਾਈ ਕਰਾਂ। ਨਾ ਹੀ ਮੇਰਾ ਕੰਮ ਸੀ ਕੋਈ। ਨਾ ਹੀ ਮੇਰੇ dad ਦਾ ਕੰਮ ਸੀ ਕੋਈ। ਮੇਰੇ papa ਵੀ ਕੋਈ ਕੰਮ ਨੀਂ ਕਰਦੇ ਸਨ। farming ਕਰਦੇ ਸਨ, ਉਨ੍ਹਾਂ ਚ ਗੁਜ਼ਾਰਾ ਈ ਮਸਾਂ ਹੁੰਦਾ ਸੀ, ਜੋ ਕਿ ਘਰ ਦਾ ਗੁਜ਼ਾਰਾ ਚਲਦਾ ਸੀ। ਫਿਰ ਉਸ ਤੋਂ ਬਾਅਦ ਜਦੋਂ ਮੈਂ plus two ਪਾਸ ਕੀਤੀ। ਉਸ ਤੋਂ ਬਾਅਦ ਮੇਰਾ ਪੜ੍ਹਨ ਨੂੰ ਮਨ ਨਾ ਕਰਿਆ। ਫਿਰ ਕਾਫ਼ੀ ਦਿਨ ਟੱਪੇ। ਮਹੀਨੇ, ਸਾਲ ਟੱਪੇ। ਉਸ ਤੋਂ ਬਾਅਦ ਮੇਰੇ mama ਬਿਮਾਰ ਹੋ ਗਏ।

ਕਦੀ ਕਿੱਥੇ ਜਾਣਾ। ਕਦੀ ਕਿੱਥੇ ਜਾਣਾ, ਅਸੀਂ ਜਾਂਦੇ ਸੀ ਕਾਫ਼ੀ। ਬਿਮਾਰ ਮੇਰੇ mama ਜ਼ਿਆਦਾ ਰਹਿਣ ਲਾਗੇ। ਫਿਰ ਇਸ ਤੋਂ ਬਾਅਦ ਮੈਂ, ਕਈ ਵਾਰ ਤਾਂ ਮੈਂ ਦਿਹਾੜੀ ਵੀ ਕੀਤੀ, ਜੋ ਕਿ ਮਿਸਤਰੀ ਦੇ ਕੰਮ ਨਾਲ ਚਲਾ ਜਾਂਦਾ ਸੀ। ਉਸ ਤੋਂ ਇਲਾਵਾ, ਕੋਈ ਕੰਮ। ਘਰ ਦੇ ਵਿੱਚ ਤਾਂ ਕੋਈ ਕੰਮ ਵੀ ਨੀਂ ਹੁੰਦਾ ਸੀ। ਨਾ ਹੀ ਮੈਂ ਕੰਮ ਕਰਦਾ ਸੀ। ਕੰਮ ਹੁੰਦਾ ਤੇ ਮੈਂ ਕਰਦਾ। ਉਸ ਤੋਂ ਬਾਅਦ ਕਾਫ਼ੀ ਗਏ। ਮਾਂ ਮੇਰੀ ਮਾਂ ਦੀ ਮੌਤ ਹੋਈ ਮਾਂ ਦੀ ਮੌਤ ਹੋਣ ਤੋਂ ਬਾਅਦ ਮੈਂ depression ਵਿੱਚ ਆ ਗਿਆ। ਮੈਨੂੰ tension ਰਹਿਣ ਲਾਗੀ। ਉਸ ਤੋਂ ਬਾਅਦ ਕਾਫ਼ੀ ਪਲ ਗਏ। ਟੱਪਦੇ ਗਏ, ਦਿਨ ਲੰਘੇ, ਫਿਰ ਉਸ ਤੋਂ ਬਾਅਦ ਮੇਰਾ ਮਨ ਨਾ ਲੱਗਿਆ ਘਰ, ਮੈਂ ਆਪਣੇ ਚੰਡੀਗੜ੍ਹ ਵਿੱਚ ਪਹੁੰਚ ਗਿਆ। ਉਥੇ ਪਹੁੰਚ ਕੇ ਮੈਂ ਕੰਮਕਾਰ, ਕਾਰੋਬਾਰ ਕਰਦਾ, ਗੁਜ਼ਾਰਾ ਚਲਾਉਣ ਵਾਸਤੇ ਕੰਮ ਲੱਭਦਾ, ਲੱਭਦਾ ਮੈਂ ਕਿਸੇ ਕਾਰ ਵਿੱਚ ਜਾ ਵੱਜਿਆ। ਉਥੇ ਕੰਮ, ਕਾਫ਼ੀ ਕੰਮ ਮੇਰੇ ਤੋਂ ਲੈਂਦੇ ਸਨ। ਸਫ਼ਾਈ ਵਗੈਰਾ ਕਰਾਉਂਦੇ ਸਨ। ਮੈਂ ਕੰਮ ਕੀਤਾ। ਉਸ ਤੋਂ ਇਲਾਵਾ ਕੰਮ ਕਰਦਾ-ਕਰਦਾ ਕਾਫ਼ੀ ਕੰਮ ਕੀਤਾ ਮੈਂ ਤੇ ਉਨ੍ਹਾਂ ਨੇ ਮੈਨੂੰ salary ਜ਼ਿਆਦਾ salary ਨਹੀਂ ਦਿੰਦੇ ਸੀ। ਜ਼ਿਆਦਾ salary ਨਾ ਹੀ ਜ਼ਿਆਦਾ salary ਦਿੰਦੇ ਸੀ। ਰੋਟੀ ਪਾਣੀ ਕੱਲਾ ਗੁਜ਼ਾਰਾ ਕਰਦਾ ਸੀ। ਰੋਟੀ ਦੇ ਦਿੰਦੇ ਸੀ, ਕੁਸ਼ ਖਰਚਾ ਵਗੈਰਾ ਦਿੰਦੇ ਸੀ। ਉਸ ਖਰਚੇ ਨਾਲ ਮੈਂ ਆਪਣਾ ਘਰ ਚਲਾਉਂਦਾ ਸੀ। ਫਿਰ ਮੈਂ ਵਾਪਸੀ ਉਥੋਂ ਅਮ ਇੱਕ ਸਾਲ ਕੰਮ ਕਰਕੇ ਮੈਂ ਵਾਪਸੀ ਕਰ ਗਿਆ। ਘਰ ਜਾ ਕੇ ਫਿਰ ਮੇਰਾ ਮਨ ਕੀਤਾ

ਫਾਜ਼ਿਲਕਾ ਜ਼ਿਲ੍ਹੇ ਵਿੱਚ ਸੀ। ਉਥੇ ਮੈਂ B. A ਪਹਿਲਾ ਸਾਲ ਉਥੋਂ ਕੀਤਾ। ਫਿਰ ਉਸ ਤੋਂ ਬਾਅਦ ਦੂਸਰੇ ਸਾਲ ਦਾ, ਦਾਖਲਾ ਲਿਆ। ਫਿਰ ਦੂਸਰਾ ਸਾਲ ਕੀਤਾ, ਫਿਰ ਤੀਸਰੇ ਸਾਲ ਦਾ ਦਾਖਲਾ ਲਿਆ ਫਿਰ ਤੀਸਰਾ ਸਾਲ ਲਾ ਕੇ, ਫਿਰ B. A complete ਕੀਤੀ, ਜੋ ਕਿ ਪੂਰੀ ਪੜਾਈ ਹੋਈ। ਉਸ ਤੋਂ ਬਾਅਦ ਫਿਰ ਮੇਰਾ ਮਨ ਤਿੰਨ ਸਾਲ ਬਾਅਦ ਕੀਤਾ ਕਿ ਕੰਮ ਕਰੀਏ ਕੋਈ ਕੰਮ ਕੀਤੇ ਬਿਨਾਂ ਨਹੀਂ ਰਿਹਾ ਜਾਣਾ। ਫਿਰ ਮੈਂ ਕੰਮ ਲੱਗਿਆ। ਕੰਮ ਕੀਤਾ, ਫਿਰ ਕੰਮ ਤੇ ਕੰਮ ਕਰਦਾ-ਕਰਦਾ, ਫਿਰ ਮੈਂ ਚੰਡੀਗੜ੍ਹ ਜਾ ਪੁੱਜਿਆ। ਫਿਰ ਦੁਬਾਰਾ ਕੰਮ ਉਸ ਤੋਂ ਬਾਅਦ ਕੀਤਾ ਮੈਂ ਕੰਮ ਵੀ ਕਾਫ਼ੀ ਕੀਤਾ। ਫਿਰ ਮੈਂ ਆ ਕੇ ਇਥੇ, ਕਿਸੇ private company ਵਿੱਚ ਲੱਗਿਆ। private ਵਿੱਚ ਜਾ ਕੇ ਕੰਮ ਕਰਦਾ ਰਿਹਾ। ਤੇ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਮੈਨੂੰ ਕੋਈ ਕੰਮ ਨੀਂ ਲੱਭ ਰਿਹਾ। ਕਿਸੇ ਨੂੰ ਮੈਂ ਪੁੱਛਿਆ, ਕਿਸੇ ਭਰਾ ਨੇ ਮੈਨੂੰ ਦੱਸਿਆ। ਇਥੇ ਕੰਮ ਤੈਨੂੰ ਮਿਲ ਜੂ ਗਾ। ਫਿਰ ਮੈਂ delivery line ਵਿੱਚ ਗਿਆ। ਫਿਰ delivery line ਵਿੱਚ ਮੈਂ ਕੁਸ਼ ਪਲ, delivery ਕਰਦਾ-ਕਰਦਾ ਗੱਡੀ ਕਿਸੇ ਦੀ ਚਲਾਉਂਦਾ ਸੀ। ਕਰਦਾ-ਕਰਦਾ-ਕਰਦਾ, ਕਾਫ਼ੀ ਦਿਨ ਟੱਪ ਗਏ, ਮਹੀਨੇ ਟੱਪੇ, ਕੁਛ ਸਾਲ ਪਲ ਆ ਗਏ। ਸਾਲ ਟੱਪਿਆ, ਫਿਰ ਮੈਨੂੰ ਉਹ ਡਰਾਇਵ ਅਹ ਆਪਣੇ ਮਾਲਕ ਬੋਲਦੇ ਕਿ ਤੈਨੂੰ ਜੇ ਐ ਵੇ ਐ, ਮੈਨੂੰ ਕੰਮਕਾਰ ਨਹੀਂ ਆਉਂਦਾ ਸੀ। ਮੈਨੂੰ ਕਾਫ਼ੀ ਗਾਲੀ-ਗਲੋਚ ਕਰਦੇ ਸਨ। ਇਸ ਤੋਂ ਇਲਾਵਾ ਮੈਂ ਫਿਰ ਦੁਖੀ ਹੋ ਕੇ ਘਰ ਵਾਪਸ ਪਰਤਿਆ। ਘਰ ਗਿਆ, ਉਥੇ ਵੀ ਕੋਈ ਕੰਮ ਨਾ ਮਿਲਿਆ। ਘਰਦਿਆਂ ਤੋਂ ਝਿੜਕਾਂ ਪੈਂਦੀਆਂ ਸੀ। ਕੰਮ ਨਾ ਮਿਲਣ ਦੇ ਕਾਰਨ ਗਾਲਾਂ ਖਾਣੀਆਂ। ਇਹੋ ਜਿਹਾ ਵਤੀਰਾ ਹੁੰਦਾ ਸੀ ਮੇਰੇ ਨਾਲ। ਇਸ ਤੋਂ ਇਲਾਵਾ ਫਿਰ ਮੈਂ ਦੁਖੀ ਹੋ ਕੇ ਫਿਰ ਮੈਂ ਵਾਪਿਸ ਆਪਣੇ ਘਰ ਤੋਂ ਦੁਖੀ ਹੋ ਕੇ ਨਿਕਲਿਆ। ਫਿਰ ਕਾਫ਼ ਦਿਨਾਂ ਬਾਅਦ, ਦੁਖੀ ਹੁੰਦਾ-ਹੁੰਦਾ, ਫਿਰ ਇਧਰ ਮੈਂ ਜਾ ਪੁੱਜਿਆ ਚੰਡੀਗੜ੍ਹ ਵਿੱਚ। ਚੰਡੀਗੜ੍ਹ ਵਿੱਚ ਫਿਰ ਮੈਂ ਕਿਸੇ ਨੂੰ ਕਿਹਾ ਕਿ ਮੈਨੂੰ ਕੋਈ ਕੰਮ ਲਵਾਦੋ। ਫਿਰ ਮੈਂ ਕੰਮ ਲੱਗਿਆ ਆਪਣੇ Zomato ਦਾ। Zomato ਕੰਮ ਕਰਦਾ-ਕਰਦਾ, ਹਲਕਾ-ਫੁਲਕਾ ਕਰਦਾ। ਫਿਰ ਕਿਸੇ ਨਾਲ ਲੱਗਿਆ। Zomato ਦਾ ਕੰਮ ਕਰਕੇ, ਫਿਰ ਉਥੋਂ ਮੈਂ ਕਾਮਯਾਬ ਹੋ ਕੇ ਲਾ ਅਹ ਇਸ ਤੋਂ ਇਲਾਵਾ ਫਿਰ ਮੈਂ

ਉਹ ਗੱਡੀ ਮੈਂ ਲੋਨ ਤੇ ਕਰਵਾਈ ਸੀ। ਗੱਡੀ ਕੰਮ ਬਹੁਤ ਵਧੀਆ ਸੀ, ਜੋ ਕਿ ਜਦੋਂ ਗੱਡੀ ਲਈ ਸੀ, ਉਦੋਂ ਕੰਮ ਬਹੁਤ ਵਧੀਆ ਸੀ। ਹੁਣ ਕੰਮ ਨਾ ਹੋਣ ਦੇ ਕਾਰਨ ਅਸੀਂ ਕਾਫ਼ੀ ਮੈਂ ਦੁਖੀ ਆਂ। depression ਆ, ਮੇਰੇ tension ਆ ਦਿਮਾਗ ਤੇ। ਇੱਕ ਨਾ ਇੰਨਾ ਕੰਮ ਮਾੜਾ ਹੋਣ ਦੇ ਕਾਰਨ ਬੜੀ tension ਰਹਿੰਦੀ ਹੈ। ਜੋ ਕਿ ਹੁਣ ਇਸ ਦਿਨਾਂ ਵਿੱਚ ਐਨਾ ਕੁ ਕੰਮ ਮਾੜਾ ਹੈ। ਕਿ ਅਸੀਂ ਆਪਣੀ ਰੋਟੀ ਵੀ ਪੂਰੀ ਨਹੀਂ ਕਰ ਸਕਦੇ। ਕੰਮ ਮਾੜਾ ਹੋਣ ਦੇ ਕਾਰਨ ਗੱਡੀ ਦੀਆਂ ਕਿਸ਼ਤਾਂ ਹੋਰ ਇਲਾਵਾ ਰੂਮ ਦੇ ਆਪਣੇ ਕਮਰੇ ਦਾ ਕਿਰਾਇਆ। ਬਿਜਲੀ ਦਾ ਬਿੱਲ। ਦੁੱਧ ਦਾ ਬਿੱਲ। ਸਬਜ਼ੀ, ਰੋਟੀ-ਪਾਣੀ ਐਰਾ-ਵਗੈਰਾ। ਕਈ ਤਰ੍ਹਾਂ ਦੇ ਬਿੱਲ ਆਉਂਦੇ ਸਨ। ਉਹ ਬਿੱਲਾਂ ਨੂੰ ਭਰਨ ਲਈ ਸਾਡੇ ਕੋਲ, ਇੱਕ ਰੁਪਈਆ ਵੀ ਨਹੀਂ ਹੈ, ਮੇਰੇ ਕੋਲ। ਇਸ ਲਈ ਗੱਡੀ ਦਾ ਕੰਮ ਵੀ ਸਾਡਾ ਖਤਮ ਹੋ ਚੁਕਿਐ। ਕੰਮ ਹੁਣ ਕੋਈ ਵੀ ਕੰਮ ਨਹੀਂ ਐ। ਹੁਣ ਮੇਰਾ ਇਹ। ਆਪਣਾ plan ਹੈਗਾ ਕਿ ਮੈਂ। ਕੋਈ ਮੇਰੀ ਸਕੀਮ ਲਾਲੋ। ਕੋਈ ਵੀ ਮੇਰੀ ਤੁਸੀਂ ਮਦਦ ਕੋਈ ਕਰਦਾ ਤਾਂ ਮੈਂ ਉਹਨੂੰ ਕਿਹਾ ਕਿ ਮੇਰਾ ਕੰਮ ਨਹੀਂ ਐ। ਉਹ, ਉਹਨੇ ਮੈਨੂੰ ਆਬਦੀ ਸਲਾਹ ਦਿੱਤੀ। ਮੈਂ ਆਪਣੀ ਸਲਾਹ ਨਾਲ ਹੁਣ ਕੋਈ ਨਾ ਕੋਈ ਕੰਮ ਹੋਰ ਲੱਭਣ ਦੀ ਕੋਸ਼ਿਸ਼ ਕਰ ਰਿਹਾਂ। ਕੋਈ ਵੀ private job ਐਰਾ-ਵਗੈਰਾ ਕੋਈ ਕੰਮ ਵੀ ਲੱਭਣ ਦੀ। ਕਿਉਂਕਿ ਇਸ ਕੰਮ ਵਿੱਚ ਸਾਨੂੰ ਕੋਈ ਬੈਨੀਫਿਟ ਨਹੀਂ ਐ। ਨਾ ਹੀ ਕੰਮ ਕਰਨ ਲਈ। ਹੁਣ ਕੰਮ ਕਰਨ ਲਈ ਦਿਲ ਕਰਦਾ ਹੈ। ਡਰਾਇਵਰੀ ਕਰਨ ਲ ਅਹ ਡਰਾਇਵਰੀ ਕਰਨ ਲਈ ਬਹੁਤ ਔਖਾ, ਬਹੁਤ ਧੱਕੇ ਸ਼ਾਹੀ ਇਸ ਤੋਂ ਸਾਨੂੰ ਕੁਸ਼ ਵੀ ਪ੍ਰਾਪਤ ਨਹੀਂ ਹੋਇਆ। ਇਸ ਤਰ੍ਹਾਂ ਮੈਂ ਬਹੁਤ ਪਰੇਸ਼ਾਨ ਆਂ। ਤੁਹਾਨੂੰ ਹੱਡਬੀਤੀ ਸਾਰੀ ਦੱਸ ਚੁੱਕਿਆ ਹਾਂ। ਇਸ ਤੋਂ ਇਲਾਵਾ ਕੋਈ ਵੀ

ਉਹ ਕੰਮ ਮੈਂ ਤੁਹਾਨੂੰ ਸਾਰੇ, ਜੋ ਵੀ ਹੱਡਬੀਤੀਆਂ ਸਾਰੀਆਂ ਸੁਣਾ ਚੁੱਕਿਆ ਹਾਂ, ਜੋ ਪਹਿਲਾਂ ਹੋਈਆਂ ਮੇਰੇ ਨਾਲ ਬਚਪਨ ਵਿੱਚ

ਤੇ ਉਸ ਤੋਂ ਬਾਅਦ ਮੈਂ ਕਿਥੇ ਕੰਮ ਕੀਤਾ। ਕਿਵੇਂ ਕੀਤਾ, ਸਭ ਤੁਹਾਨੂੰ ਦੱਸਿਆ। ਫਿਰ ਉਸ ਤੋਂ ਬਾਅਦ ਮੈਂ B. A ਦੀ B. A ਵਿੱਚ ਦਾਖਲਾ ਲਿਆ। ਉਹ ਵੀ ਤੁਹਾਨੂੰ ਦੱਸਿਆ ਕਿਵੇਂ, ਕਿੱਥੋਂ ਪਾਸ ਕੀਤੀ। ਉਸ ਤੋਂ ਬਾਅਦ ਮੈਂ ਆਪਣੇ ਚੰਡੀਗੜ੍ਹ ਕੰਮ ਲੱਗਿਆ। ਉਹ ਸਾਰਾ ਤੁਹਾਨੂੰ ਦੱਸ ਚੁੱਕਿਆਂ ਹਾਂ। ਉਸ ਤੋਂ ਇਲਾਵਾ ਘਰ ਪਰਤਿਆਂ ਵਾਪਿਸ, ਫਿਰ ਵਾਪਿਸ ਆਇਆ ਚੰੰਡੀਗੜ੍ਹ ਕੰਮ ਕੀਤਾ, ਜੋ ਵੀ ਕੀਤਾ ਸਹੀ

ਕੰਮ ਕੀਤੈ। ਸਭ ਤੁਹਾਨੂੰ ਆਪਣੀ ਹੱਡਬੀਤੀ ਸਾਰੀ ਸੁਣਾ ਦਿੱਤੀ ਹੈ। ਇਸ ਤੋਂ ਇਲਾਵਾ ਕੋਈ ਵੀ ਕੰਮ ਹੋਰ ਮੈਂ ਕਈ ਕੰਮ ਕਰ ਚੁੱਕਿਆ ਸੀ, ਜੋ ਕਿ ਪਿੱਛੇ ਦੱਸ ਨੀਂ ਸਕਦਾ। ਪਿੰਡ ਵਿੱਚ ਜਿਵੇਂ ਕੋਈ ਵੀ ਕੰਮ ਖੇਤ ਦਾ ਲਾਲੋ। ਹੋਰ ਕੋਈ ਕੰਮ ਦੁਕਾਨ ਤੇ ਜਾਂ ਕਿਸੇ ਕਿਸਾਨ ਨਾਲ ਜਾਂ ਕੋਈ ਆਵਾਜਾਈ ਦੇ ਸਾਧਨਾਂ ਵਿੱਚ ਕਿਸੇ ਨਾਲ ਹੈਲਪ ਕੀਤੀ। ਸਸਰੀਕਾਲ ਜੀ ਮੈਂ ਥੋੜਾ ਪੰਜਾਬੀ ਦਾ ਪੜਨ ਜਾ ਰਿਹਾ ਹਾਂ । ਸਿੱਖ ਧਰਮ ਦਾ ਵਿਕਾਸ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੀ ਅਧਿਆਤਮਕ ਵਿਰਾਸਤ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਗੁਰੂ ਗੱਦੀ ਪਰੰਪਰਾਂ ਸ਼ੁਰੂ ਕੀਤੀ । ਪੰਦਰਾਂ ਸੋ ਉਨਤਾਲੀ ਈਸਵੀ ਪੰਦਰਾਂ ਇੱਕਆਸੀ ਈਸਵੀ ਤਕ ਦਾ ਸਮਾਂ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਮੇ ਦੌਰਾਨ ਸ਼੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਸੰਗਤ ਪੰਗਤ ਮੰਜੀ ਅਤੇ ਮਸੰਦ ਪ੍ਰਥਾ ਵਰਗੀਆਂ ਸੰਸਥਾਮਾ ਤੇ ਵਿਸਤਾਰ ਕੀਤਾ। ਗੁਰੂ ਸਾਹੀਵਾਨ ਦੇ ਅਜੁਤੀ ਯੋਗਦਾਨ ਸਦਕਾ ਸਿੱਖ ਧਰਮ ਬਾਰੇ ਚਾਰੇ ਦਿਸ਼ਾਮਾ ਵਿਚ ਫੈਲ ਗਿਆ। ਭਾਈ ਲਹਿਰਾਂ

ਘਬਰਾਈ ਦੇਵੀ ਸੀ। ਏਨਾ ਦਾ ਵਿਆਹ ਦੇਵੀਚੰਦ ਦੀ ਪੁਤਰੀ ਬੀਬੀ ਖੀਵੀ ਨਾਲ ਹੋਇਆ। ਭਾਈ ਲਹਿਰ ਜੀ ਦੇ ਦੋ ਪੁੱਤਰ ਦਾਤੂ ਅਤੇ ਦਾਸੁ ਅਤੇ ਦੋ ਦੋ ਪੁਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਸੀ। ਪੰਦਰਾਂ ਸੋ ਛਬੀ ਈਸਵੀ ਵਿਚ ਬਾਬਰ ਦੇ ਪੰਜਾਬ ਤੇ ਹਮਲਾ ਕਾਲਨ ਇਹਨਾਂ ਦਾ ਪਰਿਵਾਰ ਖੱਡੂਰ ਸਾਹਿਬ ਚਲਾ ਗਿਆ। ਭਾਈ ਲਹਿਣਾ ਜੀ ਦੁਰਗਾ ਮਾਤਾ ਦੇ ਉਪਾਸਕ ਸਨ। ਉਹ ਹਰ ਸਾਲ ਮਾਤਾ ਜਵਾਲਾ ਜੀ ਯਾਤਰਾਂ ਤੇ ਜਾਂਦੇ ਸਨ। ਇਕ ਦਿਨ ਓਹਨਾ ਨੇ ਭਾਈ ਯੋਧਾ ਜੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਗੁਰੂ ਜੀ ਦੀ ਬਾਣੀ ਸੁਨ ਭਾਈ ਲਹਿਰਾ ਜੀ ਏਨੇ ਪ੍ਰਭਾਵਿਤ ਹੋਏ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਨ ਲਈ, ਕਰਤਾਰਪੁਰ ਚਲੇ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਕਸੀਅਤ ਦਾ ਭਾਈ ਲਹਿਰਾ ਤੇ ਏਨਾ ਪ੍ਰਭਾਵ ਪਿਆ ਕਿ ਉਹ ਗੁਰੂ ਜੀ ਦੇ ਸਿੱਖ ਬਣ ਗਏ। ਅਤੇ ਕਰਤਾਰਪੁਰ ਚ੍ਹ ਕਰਤਾਰ ਪੁਰ ਵਿਚ ਹੀ ਗੁਰੂ ਜੀ ਦੀ ਸੇਵਾ ਵਿਚ ਰਹਿਣ ਲੱਗ ਗਏ। ਓਨਾ ਦੀ ਸਚੀ ਭਗਤੀ ਅਤੇ ਸੇਵਾ ਭਾਵਨਾ ਤੋਂ ਖੁਸ਼ ਹੋਕੇ ਸ਼੍ਰੀ ਗੁਰੂਨਾਨਕ ਦੇਵ ਜੀ ਨੇ ਓਨਾ ਨੂੰ ਆਪਣੇ ਗੱਲ ਨਾਲ ਲਗਾਯਾ। ਗੁਰੂ ਜੀ ਨੇ ਭਾਈ ਲਹਿਰਾ ਨੂੰ ਅਗੰਦ ਦਾ ਨਾ ਦੇਕੇ ਆਪਣਾ ਉਤਰਾ ਅਧਿਕਾਰੀ ਨਿਯੁਕਤ ਕੀਤਾ । ਇਸ ਤਰਾਹ ਭਾਈ ਲਹਿਰਾ ਜੀ ਸਿੱਖਾਂ ਦੇ ਦੂਜੇ ਗੁਰੂ ਗੁਰੂ ਅਗੰਦ ਦੇਵ ਜੀ ਨਾਲ ਪ੍ਰਸਿੱਧ ਹੋਏ । ਸ਼੍ਰੀ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੋ ਸਿਤੰਬਰ ਪੰਦਰਾਂ ਸੋ ਸੰਤਾਲੀ ਈਸਵੀ ਤੋਂ ਓਰ ਤੀਹ ਮਾਰਚ ਪੰਦਰਾਂ ਸੋ ਬਬੰਜਾ ਈਸਵੀ ਤਕ ਗੁਰੂ ਗੱਦੀ ਤੇ ਵਿਰਾਜਮਾਨ ਰਹੇ । ਇਸ ਦੌਰਾਨ ਗੁਰੂ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੋਤਪੁਰਾਂ ਕਮ ਕੀਤੇ । ਪਹਲਾ ਕਮ ਗੁਰਮੁਖੀ ਲਿਪੀ ਦਾ ਮਾਇਆ ਕਰਨ । ਫਿਰ ਲਿਪੀ ਦਾ ਜਨਮ ਭਾਮੇ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾ ਹੋ ਚੁਕਿਆ ਸੀ। ਪਰੰਤੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਮਿਆਰੀ ਰੂਪ ਵਰਧਾਨ ਕੀਤਾ । ਜਿਸ ਕਰਕੇ ਏ ਲਿਪੀ ਆਮ ਲੋਕਾਂ ਵਿਚ ਹਰਮਨ ਪਿਆਰੇ ਬਣ ਗਈ । ਗੁਰੂ ਜੀ ਨੇ ਇਸ ਲਿਪੀ ਨੂੰ ਗੁਰਮੁਖੀ ਗੁਰੂਆਂ ਦੇ ਮੁਖ ਨਿਕਾਲਣ ਵਾਲੀ ਦਾ ਨਾ ਦਿਤਾ । ਗੁਰੂ ਜੀ ਨੇ ਗੁਰਮੁਖੀ ਲਿਪੀ ਵਿਚ ਬਾਲ ਬੁਰਜ ਵੀ ਲਿਖਿਆ। ਗੁਰੂ ਜੀ ਨੇ ਆਪਣੀ ਬਾਣੀ ਦੀ ਰਚਨਾ ਇਸੇ ਲਿਪੀ ਵਿਚ ਹੀ ਕੀਤੀ। ਜੋ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੱਸਦੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਪੋਥੀਆਂ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ ਸਨ ਜਿਸ ਵਿਚ ਹੋਰ ਸੰਗਤਾਂ ਭਗਤਾਂ ਦੀ ਬਾਣੀ ਸ਼ਾਮਿਲ ਸੀ। ਸ਼੍ਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਵੀ ਨਾਨਕ ਨਾ ਹੇਠ ਬਾਣੀ ਦੀ ਰਚਨਾ ਕੀਤੀ। ਲੰਗਰ ਬਰਤਾਯਾ ਗਯਾ ਆਰੰਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਸਮੇਂ ਪ੍ਰਤੇਕ ਮਾਤਰ ਪੂਰਨ ਸੰਸਥਾ ਬਣ ਗਯੀ। ਲੰਗਰ ਦੀ ਦੇਖ ਰੇਖ ਓਨਾ ਦੀ ਧਰਮ ਪਤਨੀ ਬੀਬੀ ਖਿਬੀ ਜੀ ਆਪ ਕਰਦੇ ਸਨ। ਲੰਗਰ ਵਿਚ ਇਸਤਰੀ ਪੁਰਖ ਬਚੇ ਗਰੀਬ ਬੇਹਸਹਾਰਾ ਲੋਕ ਬਿਨਾ ਭੇਦ ਭਾਬ ਦੇ ਇਕ ਪਗਰ ਵਿਚ ਬੈਠ ਕੇ ਲੰਗਰ ਸ਼ਕਦੇ ਸਨ। ਲੰਗਰ ਗੁਰੂ ਘਰ ਨੂੰ ਮਨਣ ਵਾਲੀ ਸੰਗਤ ਵਲੋਂ ਦਿਤੇ ਗਏ ਦਾਨ ਨਾਲ ਚੱਲਦਾ ਸੀ। ਲੰਗਰ ਪ੍ਰਸ਼ਾਦ ਨਾਲ ਭਾਈਚਾਰਾ ਆਪਸੀ ਸਹਿਯੋਗ ਦੇ ਵੰਡੇ ਤੇ ਸਗਨ ਦੀ ਭਾਵਨਾ ਦਾ ਵਿਕਾਸ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਲੰਗਰ ਪ੍ਰਥਾ ਦੀ ਆਰੰਭ ਕੀਤੀ ਸੰਗਤ ਦਾ ਅਰਥ ਇਕ ਧਾਰਮਿਕ ਇਕੱਠ ਜਿਸ ਵਿਚ ਸਾਰੇ ਧਰਮਾਂ ਤੇ ਵਰਗਾ ਦਾ ਲੋਕ ਹਿਸਾ ਲੈ ਸਕਦੇ ਸਨ। ਬਾਦ ਵਿਚ ਗੁਰੂ ਅੰਗਦ ਦੇਵ ਜੀ ਨੇ ਸੰਗਤ ਨੂੰ ਇਕ ਨਵਾਂ ਸਰੂਪ ਦਿਤਾ। ਹਜ਼ੂਰ ਸਾਹਿਬ ਵਿਚ ਰੋਜਾਨਾ ਸਵੇਰੇ ਸ਼ਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਜਾਂਦਾ ਸੀ। ਜਿਸ ਪ੍ਰਕਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸੰਗਤ ਪ੍ਰਥਾ ਨੂੰ ਇੱਕ ਹੋਰ ਵਿਕਸਿਤ ਕੀਤਾ। ਇਸ ਨੇ ਸਿੱਖਾਂ ਨੂੰ ਸੰਗ੍ਰਸ ਕਰਨ ਵਿੱਚ ਮਹੱਤਵ ਪੂਰਨ ਜੋਗਦਾਨ ਪਾਇਆ। ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖ ਸੰਸਥਾ ਦਾ ਅਦਿਆਪਮਕ ਦਾ ਨਾਲ ਨਾਲ ਇਸ ਲਾਇ ਓਹਨਾ ਨੇ ਹਜੂਰ ਸਾਹਿਬ ਵਿਚ ਸਿੱਖਾਂ ਨੂੰ ਕਸਰਤ ਕੁਸਤੀ ਦੀ ਸਿਓਖਲਾਈ ਦੇਣ ਲਾਇ ਇੱਕ ਅਖਾੜਾ ਤਿਆਰ ਕੀਤਾ। ਜਿਸ ਤੋਂ ਮੱਲ ਇਹ ਪ੍ਰੰਪਰਾ ਤੋਂ ਬਾਦ ਸਿੱਖਾਂ ਦੀ ਆਧੁਨਿਕ ਸ਼ਕਤੀ ਸਹਾਇਕ ਬਣ ਗਈ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪੰਦਰਾਂ ਸੋ ਛਿਆਲੀ ਈਸਵੀ ਵਿੱਚ ਸ਼੍ਰੀ ਗੁਰੂ ਅਮਰ ਦਾਸ ਜੀ ਦੀ ਨਿਗਰਾਨੀ ਹੇਠ ਗੋਬਿੰਦ ਬਾਲ ਨਗਰ ਦੀ ਸਥਾਪਨਾ ਕੀਤੀ। ਵੱਖਰਾ ਪ੍ਰਮੁਖੀ ਇੰਦਰ ਬਣ ਗਿਆ। ਪੰਦ੍ਹਰਾ ਸੋ ਬਵੰਜਾ ਈਸਵੀ ਵਿਚ ਜੋਤਿ ਜੋਤ ਦੀ ਸਮਾਨ ਤੋਂ ਪਹਿਲਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ

ਇਹ ਉਹਨਾਂ ਬੋਹਤ ਹੀ ਮਹਤਵਪੂਰਣਕਦਮ ਸੀ। ਹੁਣ ਤੀਹ ਮਾਰਚ ਪੰਦਰਾਂ ਸੋ ਬਵੰਜਾ ਈਸਵੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਂ ਗਏ। ਓਹਨਾ ਨੇ ਤੇਰਹ ਸਾਲ ਤੱਕ ਸਿੱਖ ਧਰਮ ਦੀ ਨਿਸਕਾਂਮ ਭਾਵ ਨਾਲ ਸੇਵਾ ਕੀਤ। ਫਿਰ ਗੁਰੂ ਅਮਰ ਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਪੰਜ ਮਈ ਚੋਦਾ ਸੋ ਉੰਨ੍ਹਤਰ ਈਸਵੀ ਨੂੰ ਅੰਮ੍ਰਿਤਸਰ ਦੇ ਪਿੰਡ ਬਾਰ ਸਰਕੇ ਵਿਖੇ ਹੋਇਆ ਸੀ। ਓਹਨਾ ਦੇ ਪਿਤਾ ਦਾ ਨਾਂ ਤੇਜਭਾਨ ਤੇ ਮਾਤਾ ਦਾ ਨਾਂ ਸੁਲੱਖਣੀ ਸੀ। ਉਹਨਾਂ ਦਾ ਵਿਆਹ ਦੇਵੀਚੰਦ ਦੀ ਪੁਤਰੀ

ਹਰਿਦਵਾਰ ਵਿਖੇ ਗੰਗਾ ਸਨਾਨ ਲਈ ਜਾਂਦੇ ਸਨ। ਪਰੰਤੂ ਇਕ ਦਿਨ ਗੁਰੂ ਸ਼੍ਰੀ ਅਮਰ ਦਾਸ ਜੀ ਨੇ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਪੁਤਰੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਦੀ ਧਰਮ ਪਤਨੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਅਤੇ ਉਹ ਪ੍ਰਭਾਭੀਤ ਹੋਏ। ਉਹ ਸ਼੍ਰੀ ਅੰਗਦ ਦੇਵ ਜੀ ਨੂੰ ਮਿਲਨ ਹਜੂਰ ਸਾਹਿਬ ਗਏ ਅਤੇ ਓਹਨਾ ਨੂੰ

ਨਿਮਰਤਾ ਅਤੇ ਗੱਦੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿਤੀ। ਇਹ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਤਿਹੇਤਰ ਸਾਲ ਦੀ ਸੀ। ਗੁਰੂ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ ਸੇਵਾ ਨੂੰ ਫਲ ਲੱਗਦਾ ਹੈ। ਖਡੂਰ ਸਾਹਿਬ ਵਿਚ ਗੁਰੂ ਅਮਰ ਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਲਗੇ ਰਹਿੰਦੇ ਸਨ। ਓਹਨਾ ਨੇ ਦੇਗ ਦੀ ਸੇਵਾ ਸੰਭਾਲ ਲਈ। ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਲਈ ਰੋਜ ਵਿਆਸ ਨਦੀ ਤੋਂ ਪਾਣੀ ਭਰ ਕੇ ਲਿਓਂਦੇ ਅਤੇ ਸ਼੍ਰੀ ਗੁਰੂ ਜੀ ਨੂੰ ਇਸਨਾਨ ਕਾਰਬਾਉਂਦੇ। ਇਸ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਦੇ ਸੇਵਾ ਭਾਵ ਤੋਂ ਖੁਸ ਹੋ ਕੇ ਓਹਨਾ ਨੂੰ ਗੁਰਗੱਦੀ ਸੌਪ ਦਿਤੀ । ਓਹਨਾ ਨੇ ਗੁਰੂ ਜੀ ਦੇ ਪੁੱਤਰ ਦਾ ਅਤੇ ਬਾਬਾ ਅਮਰ ਦਾਸ ਜੀ ਨਾਲ ਈਰਖਾ ਕਰਦੇ ਸਨ। ਬਾਬਾ ਬੁਢਾ ਜੀ ਨੇ

ਸ਼੍ਰੀ ਅਮਰ ਦਾਸ ਜੀ ਨੇ ਪੰਦਰਾਂ ਸੋ ਵੋਨਜਾ ਈਸਵੀ ਤੋਂ ਪੰਦਰਾਂ ਸੋ ਬਹਿਤਰ ਈਸਵੀ ਤੱਕ ਬਾਈ ਸਾਲ ਸਿੱਖ ਧਰਮ ਦੀ ਰਹੀ ਨੁਮਾਜ ਕੀਤੀ। ਭਾਵੇ ਗੁਰੂ ਜੀ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ। ਪਰੰਤੂ ਫਿਰ ਵੀ ਸਿੱਖ ਧਰਮ ਦੇ ਵਿਕਾਸ ਲਾਇ । ਓਹਨਾ ਨੇ ਕਈ ਸਿਲਾਗੈਜੋਗ ਕਾਰਜ ਕੀਤੇ । ਜਿਨਾਹ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਗੋਇਦ ਬਾਲ ਨਗਰ ਦੇ ਸਤਾਹਪਨਾ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਪੰਦ੍ਰਹ ਸੋ ਨਾਟ ਈਸਵੀ ਵਿਚ ਇੱਕ ਬੁਰਾ ਸੱਦਾ ਆਇਆ । ਲੰਗਰ ਪ੍ਰਥਾ ਦਾ ਵਿਸ਼ਥਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕਾਫੀ ਤ੍ਰਾਹ ਲੰਗਰ ਪ੍ਰਥਾ ਦਾ ਵਿਚਾਰ ਕਰਦੇ ਹੋਏ । ਗੁਰੂ ਅਮਰ ਦਾਸ ਜੀ ਨੇ ਦਰਸ਼ਨ ਕਰਨ ਆਉਣ ਵਾਲੇ ਸਾਰੇ ਸਰਧਾਲੂਆ ਲਾਇ ਪਹਿਲੀ ਸੰਗਤ ਪਾਛੇ ਸੰਗਤ ਦਾ ਸਿਧਾਂਤਹ ਲਾਗੂ ਕੀਤਾ। ਸ਼ਰਧਾਲੂਆਂ ਨੂੰ ਲੰਗਰ ਲਈ ਹੱਕ ਦੀ ਕਮਾਈ ਵਿੱਚੋ ਦਾਨ ਦੇਣ ਲਾਇ ਪ੍ਰੇਰਿਤ ਵੀ ਕੀਤਾ ਇਸ ਪ੍ਰਥਾ ਨਾਲ ਸੰਗਤ ਵੀ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਕਰਨ ਗੋਬਿੰਦ ਬਲ ਆਇਆ ਤੇ ਉਸ ਨੇ ਪਹਿਲਾ ਪੰਗਤ ਵਿਚ ਬੈਠ ਕੇ ਪਹਿਲਾ ਲੰਗਰ ਛਕਿਆ। ਸ਼੍ਰੀ ਗੁਰੂ ਅਮਰ ਦਾਸ ਜੀ ਨੂੰ ਅੰਗਦ ਦੇਵ ਜੀ ਤੋਂ ਸ਼ਬਦਾਂ ਦੀ ਪੋਟਲੀ ਪ੍ਰਾਪਤ ਹੋਈ ਸੀ। ਸ਼੍ਰੀ ਗੁਰੂ ਅਮਰ ਦਾਸ ਜੀ ਨੇ ਆਪ ਸਥਾਰ ਲਗਾ ਵਿਚ ਨੋ ਸੋ ਸ਼ਬਦ ਸ਼ਬਦਾਂ ਦੀ ਰਚਨਾ ਕਰਕੇ । ਉਨੀਂ ਸੋ ਬੱਤੀ ਵਿੱਚ ਸ਼ਾਮਲ ਕੀਤਾ । ਮੰਜੀ ਪ੍ਰਥਾ ਸਿੱਖ ਧਰਮ ਦੇਵ ਪ੍ਰਚਾਰ ਤੇ ਪ੍ਰਸਾਰ ਦੇ ਲਾਇ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਮੰਜੀ ਪ੍ਰਥਾ ਦੀ ਅਰੰਭ ਕੀਤੀ । ਗੁਰੂ ਜੀ ਨੇ ਬਾਈ ਮੰਜੇ ਦੀ ਸਥਾਪਨਾ ਕੀਤੀ । ਗੁਰੂ ਸਾਹਿਬ ਪੰਜੀ ਤੇ ਪ੍ਰਮੁੱਖ ਨੂੰ ਮੰਜੀ ਦਰ ਕਿਹਾ ਜਾਂਦਾ ਸੀ । ਏਹ੍ਹ ਮੰਜੀਦਰ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਾਰ ਇਕ ਕੁੜੀ ਦਾ ਕਾਰਜ

ਰਾਹੀਂ ਗੁਰੂ ਘਰ ਦੇ ਨੇੜੇ ਜੁੜਿਆ ਹੋਇਆ ਸਨ । ਸਿੱਖ ਧਰਮ ਦੇ ਜੋਜਨਾ ਵਿਕਾਸ ਵਿੱਚ ਮਗਰ ਸਮਰਾਟ ਅਕਬਰ ਸ਼੍ਰੀ

ਮੁਲਾਕਾਤ ਕਰਨ ਤੋਂ ਪਹਿਲਾ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਲੰਗਾਰ ਛਕਿਆ । ਅਕਬਰ ਲੰਗਰ ਪ੍ਰਬੰਧ ਤੋਂ ਬੋਹਤ ਪ੍ਰਪਾਵਿਤ ਹੋਇਆ । ਉਸ ਸਮੇ ਪੰਜਾਬ ਵਿਚ ਕਾਲ ਪਇਆ ਹੋਇਆ ਸੀ ।